ਮੰਡੀ ਗੋਬਿੰਦਗਢ਼ ਦੇ ਵਿੱਚ ਤੇ ਉਹ ਕਹਿੰਦਾ tension ਨਾ ਲੈ ਮੈਂ ਮੰਮੀ ਨੂੰ phone ਕਰਦਾ ਤੂੰ ਉੱਥੇ ਜਾ ਉੱਥੇ ਜਾਕੇ ਕਰਵਾਲਾ ok ਜੀ ok ਹਾਂ ਗੋਬਿੰਦਗਢ਼ ਚੱਲੋ ਆਪਾਂ ਨੂੰ ਬਾਰਹ ਤੇਰ੍ਹਾ ਪੰਦਰਾ ਕਿਲੋਮੀਟਰ ਪੈਂਦਾ ਤੇ ਮੈਂ ਉੱਥੇ ਚਲਾ ਗਿਆ ਉਹਾਂ ਨੂੰ checkup

ਉਹਨਾਂ ਨੇ ਮੈਨੂੰ ਕਿਹਾ ਵੀ ਸਾਡੇ ਕੋਲ limited beds ਨੇ ਸਾਡੇ ਕੋਲ limited ਕਮਰੇਸ ਨੇ ਸਾਡੇ ਕੋਲ already ਆਪਣੇ patients ਬੁੱਕ ਨੇ ਕਿਉਂਕਿ ਜਿੰਨਾ ਦੇ operation ਹੋਣੇ ਹੈ ਤੇ ਉਹ ਮੈਨੂੰ ਕਹਿੰਦੇ

ਅਸੀਂ ਪੱਚੀ ਤਰੀਕ ਨੂੰ ਗਏ ਸੀ ਮੈਨੂੰ ਯਾਦ ਹੈ

ਗਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ twenty seventh ਨੂੰ ਆਵਾਂਗੇ ਛੱਬੀ ਨੂੰ ਅਸੀਂ ਥੋੜੀ ਘਰੇ ਤਿਆਰੀ ਤਿਉਰੀ ਕਰਾਂਗੇ ਸਮਾਨ ਸਮੂਨ ਇੱਕਠਾ ਕਰਾਂਗੇ ਕਿਉਂਕਿ

ਫੇਰ ਅਸੀਂ twenty seventh ਨੂੰ early morning nine o clock ਜਾ eight o clock ਮੈਂ ਇੱਥੇ hospital ਦੇ ਵਿੱਚ ਚੱਲਾ ਗਿਆ ਉੱਥੇ ਤੇ ਲਗਭਗ ਬਾਰਹ ਜਾ ਇੱਕ ਵੱਜੇ ਦੇ ਵਿੱਚ ਵਿੱਚ ਉਹਨਾਂ ਨੇ operate ਕੀਤਾ ਤੇ ਮੇਰੇ ਕੋਲ ਇੱਕ baby ਸ਼ਾਇਦ ਇੱਕ baby ਉਹ

ਜਦੋਂ ਮੇਰੇ ਕੋਲ baby girl ਹੋਈ ਨਾ ਉਦੋਂ ਬੰਦਾ ਮਤਲਬ ਇਹਨਾਂ ਜਿਆਦਾ ਖੁਸ਼ ਹੁੰਦਾ ਕਿ ਜਿਹੜੀਆਂ ਮੈਂ ਉਦੇ ਪੰਜ ਚਾਰ ਦਿਨ ਤੋਂ ਪਹਿਲਾਂ ਜਿਹੜੀਆਂ ਮੁਸੀਬਤਾ ਜਿਹੜੀਆਂ ਔਕੜਾ ਸੀਗੀਆ ਉਹਨੂੰ ਦੇਖ ਕੇ ਮੈਨੂੰ ਬੜੀ ਖ਼ੁਸ਼ੀ ਹੋਈ

ਚੱਲੋ ਇੱਕ face clear ਹੋ ਗਿਆ ਇੱਕ face ਸੀਗਾ ਜਿਹੜਾ ਇੱਕ face ਆਪਣਾ ਲੰਗ ਗਿਆ ਉਦੋਂ

ਉਸ ਤੋਂ ਬਾਅਦ ਜਿਹੜਾ ਦੁੱਜਾ face ਸ਼ੁਰੂ ਹੋਇਆ ਉਹ ਇਹਨਾਂ ਸੀਗਾ ਕੇ ਭੀ hospital ਚ ਜਦੋਂ operate ਹੋਇਆ ਤਾਂ ਘੱਟੋ ਘੱਟ ਦੋ ਤਿੰਨ ਦਿਨ ਰਹਿਣਾ ਪੈਂਦਾ ਹਾਂਜੀ ਹਾਂਜੀ ਹਾਂਜੀ sir ਸਹੀ ਹੈ ਤੇ ਦੋ ਤਿੰਨ ਦਿਨ

ਮੈਨੂੰ ਫੇਰ ਤੋਂ ਪਾਸ ਬਨਾਨੇ ਪਏ

ਲੋਕੀ ਬਹੀਏ ਜਿਹੜੇ ਹੈਗੇ ਨੇ ਕਿਉਂਕਿ ਏਧਰ ਆਪਨੇ ਪੈਂਦਾ ਹੈ ਲੁਧਿਆਣਾ ਸ਼ਹਿਰ ਲੁਧਿਆਣੇ ਸ਼ਹਿਰ

ਨਾ ਤਾ ਉਸ time ਕੋਈ transportation ਸੀ ਨਾ bus service ਸੀ ਨਾ ਰੇਲ ਗੱਡੀਆਂ ਸੀ service ਸੀ

ਜਾ ਸਕਦਾ ਸੀਗਾ ਤਾਂ ਮੈਂ ਇਹ ਦੇਖਿਆ ਦੋ ਤਿੰਨ ਦਿਨ ਲੋਕ ਤੁਰਕੇ ਜਾਂਦੇ ਸੀ sir ਜਿਵੇਂ ਤੁਸੀਂ ਕਹਿਲੋ hospital ਦਾ ਇਹਨਾਂ ਫੇਰ ਤੁਹਾਡੇ ਮਤਲਬ test ਵਗੇਰਾ ਵੀ ਹੋਏ ਐ

ਉਹ ਉਦੋਂ ਮੇਰਾ ਕੋਈ covid test ਨਹੀਂ ਹੋਇਆ ਸੀ hospital ਚ

internal checkup ਕੀਤਾ ਸੀਗਾ ਉੱਥੇ ਯਾਨਿ ਕੀ proper ਉਹ ਆਪਾਂ ਰੱਖਦੇ ਹੁੰਦੇ ਸੀਗੇ ਮਾਸਕ ਲੱਗਿਆ ਹੋਣਾ ਚਾਹਿਦਾ ਹੈ

ਜਿੱਦਾਂ hospital ਦੇ ਵਿੱਚ ਮੇਰੇ ਕੋਲ baby girl ਹੋਈ ਸੀ ਤਾਂ ਸਾਨੂੰ ਵੱਧ ਤੋ ਵੱਧ ਇੱਕ ਜਾ ਦੋ ਜਣੇ ਨੂੰ ਵੀ ਉੱਥੇ ਰਹਿਣ ਦਿੰਦੇ ਸੀ ਹੋਰ ਉਹ ਇਹ ਵੀ ਕਹਿੰਦੇ ਸੀ ਕਿ ਕੋਈ ਰਿਸ਼ਤੇਦਾਰ ਨਾ ਆਵੇ

ok ok ok sir

ਉਹ ਤਿੰਨ ਸਾਲ ਪਹਿਲਾਂ ਮੈਂ ਪੂਰੀ ਜ਼ਿੰਦਗੀ ਸ਼ਾਇਦ ਨਹੀਂ ਭੁੱਲ ਪਾਉਣੇ ਕਿ ਉਦੋਂ ਵੀ ਕਿਆ face ਹੋਇਆ ok ok sir ਜਿਵੇਂ ਕਹਿਲੋ police ਖੜੀ ਹੁੰਦੀ ਸੀ ਨਾਲ doctor ਹੁੰਦੇ ਸੀ checkup ਜਦੇ ਹੀ ਕਰ ਲੇਂਦੇ ਰੋਕ ਲੈਂਦੇ ਸੀ ਉਹਨਾਂ ਨੂੰ

ਤਾਂ ਪੁੱਛ ਰਿਹਾ ਸੀ

ਇੱਕ ਮਿੰਟ hold

ਨਾ ਤਾਂ ਬੰਦਾ ਕੋਈ ਏਧਰ ਆ ਸਕਦਾ ਸੀ ਨਾ ਜਾ ਸਕਦਾ ਸੀ ਤੇ ਮੈਂ ਉਹ time ਬੜਾ ਔਖਾ ਕੱਡੀਆਂ

ਆਂ ਇਹ ਤਾਂ ਫੇਰ ਏਦਾ ਸੀਗਾ ਕਿ ਆਪਣਾ ਚੱਲੋ ਇੱਕ face clear ਹੋ ਗਿਆ ਹਨਾ

ਸਾਰਾ ਕੁੱਛ normal ਨਹੀਂ ਹੋਇਆ ਸੀ ਕਰਫਿਊ ਤੋਂ ਬਾਅਦ

ਸ਼ੁਰੂ ਹੋ ਗਿਆ ਤਾਂ ਫੇਰ ਕਿੰਨੀਆਂ ਮੁਸ਼ਕਿਲਾ ਆਈਆਂ ਕੰਮ ਕਾਰ ਸੀਗੇ ਲੋਕਾ ਦੇ ਕਿੰਨਾ ਕੁੱਛ ਬੰਦ ਹੋ ਗਿਆ

ਕਿਹਾ ਮੇਰੇ ਚੱਲੋ ਘਰ ਦੇ ਕੋਲ ground ਹੈ

ਕਿ ਉਹ ਚੀਜ ਨੂ ਜਿਆਦਾ serious ਵਿੱਚ ਨਹੀਂ ਲੇਂਦੇ

ਹਾਂਜੀ ਹਾਂਜੀ ground ਦੇ ਵਿੱਚ ਆ ਜਾਂਦੇ ਸੀ ਫੇਰ ਪੁਲਸ ਨੇ ਆਨਾ

ਫੇਰ ਤਾਂ ਕਰਕੇ ਜੀ

ਫੇਰ ਲੋਕਾ ਨੇ ਏਧਰ ਉਧਰ ਭੱਜ ਜਾਣਾ ਮਤਲਬ ਜਿਆਦਾ serious ਨਹੀਂ ਕਈ ਜਣਾ ਨੇ ਲਿੱਤਾ ਜੀ

ਹਮ ਏਦਾ ਸੀਗਾ ਨਾ ਕੇ starting ਦੇ ਵਿੱਚ ਤੁਸੀਂ ਏਦਾ ਹੁੰਦਾ ਸੀ ਕੇ ਹਾਂ ਭੀ ਇਹ ਜਿਹੜੀ ਚੀਜ ਹੈ ਇਹ china ਦੇ ਵਿੱਚ ਹੀ ਹੈ ਠੀਕ ਹੈ ਵੀ ਆਪਣੇ ਏਧਰ

ਇਹਨੂੰ ਇਸ ਚੀਜ ਨੂੰ ਇੱਕ ਦੋ ਮਹੀਨੇ ਲੰਗੇ ਤੋ ਮਾਰਚ ਅਪ੍ਰੈਲ ਦਾ time ਆਇਆ ਅਪ੍ਰੈਲ ਦਾ time

ਹਾਂ ਤੁਸੀਂ ਯਾਦ ਕਰਕੇ ਦੇਖੋ ਭੀ ਕਿੰਨੇ case ਹੋਏ ਸੀ ਹਨਾ ਕਿ ਕੁੱਛ ਨਹੀਂ ਦੇਖਿਆ ਉਹਨਾਂ ਦਿਨਾ ਦੇ ਵਿੱਚ ਨਾ ਤਾਂ ਕੋਈ ਸਬਜੀ ਵਾਲਾ ਆਉਂਦਾ ਸੀ ਉਹਨਾਂ ਦਿਨਾ ਦੇ ਵਿੱਚ ਪਿੰਡ ਹਨਾ

ਨਾ ਬਰਾਬਰ ਜਿਵੇਂ ਕਹਿਲੋ ਸਬਜੀ ਵੀ ਲੇਨੀ ਤਾਂ ਲੋਕਾ ਨੇ ਆਪਨੇ ਘਰਾਂ ਦੇ ਵਿੱਚ ਸਬਜੀ ਬੇਚਨੀ ਮਤਲਬ ਦੁਕਾਨ shop ਨਹੀਂ ਤੀ ਆਪਣੀ open ਕਰਨੀ

ਕਈ ਵਾਰ ਬੰਦ ਵਿੱਚ ਲੇਕੇ ਆਇਆ ਮੈਂ ਸਬਜੀ ਚੋਰੀ ਚੋਰੀ ਲੇਕੇ ਆਇਆ ਪੁਲਸ ਨੇ ਦੇਖ ਵੇ ਲੇਣਾ ਭੱਜ ਜਾਣਾ ਫੇਰ ਮਤਲਬ ਬਹੁਤ ਦਿੱਕਤਾ ਤਾਂ ਸਾਮਣਾ ਕਰਨਾ ਪਿਆ ਜੀ ਹਮ ਮੇਰੇ father Saab ਹੋਣੀ ਦੱਸਦੇ ਸੀ ਕਿ ਇਹ ਭੀ ਉਹਨਾਂ ਨੇ ਵੀ ਪੂਰੀ ਜ਼ਿੰਦਗੀ ਦੇ ਵਿੱਚ ਇਹ ਚੀਜ ਦੀ phase ਕੀਤੀ ਜਿਹੜੀ ਆਪਣੀ generation ਨੇ phase ਕੀਤੀ ਹੈ

ਉਹਨਾਂ ਦੀ age ਦੇ ਵਿੱਚ ਏਦਾ ਹੋਇਆ ਸੀਗਾ ਵੀ ਕੋਈ flood situation ਹੋ ਜਾਂਦੀ ਸੀ nineteen ninety two ਦੇ ਵਿੱਚ flood ਆਏ ਸੀਗੇ ਯਾ ਉੰਨੀ ਸੋ ਤਰਾਸੀ ਦੇ ਦੰਗੇ ਸੀਗੇ ਜਿਹੜੇ

ਦੰਗੇ ਵੀ ਸੀਗੇ ਉਹਦਾ impact ਵੀ Delhi ਦੇ ਅੰਦਰ ਸੀਗਾ ਨਾ ਕੇ ਪੰਜਾਬ ਦੇ ਅੰਦਰ ਇਹਨਾਂ ਨੇ ਆਨਾ ਸੀ but ਇਹ ਜਿਹੜਾ

face ਸੀਗਾ ਇਹ ਤਾਂ ਮਤਲਬ ਇਹ ਪਹਿਲੀ ਵਾਰੀ ਹੋਇਆ ਸੀ ਹਾਂਜੀ ਸਹੀ ਗੱਲ ਹੈ ਜੀ

ਤੇਨੂੰ ਵੀ ਕੋਈ ਵਾਕੇ ਹੋਣਾ ਕੋਈ ਕੋਈ ਹੋਣੀ ਕੋਈ ਗੱਲ

ਉਸ time ਨੇ ਉਸ time ਨੇ ਬੇਰੋਜਗਾਰੀ ਲਿਆਕੇ ਰੱਖਤੀ

ਅੱਜ ਵੀ ਅੱਜ ਉਸ ਗੱਲ ਨੂੰ ਤਿੰਨ ਸਾਲ ਹੋ ਗਏ ਐ ਤਿੰਨ ਸਾਲ

ਬਾਅਦ ਵੀ ਬਹੁਤ ਸਾਰੇ ਲੋਕਾ ਦੇ ਜਿਹੜੇ ਕੰਮ ਕਾਰ ਸੀਗੇ ਉਹ ਬੰਦ ਹੋ ਗਏ ਐ ਜਾ ਕਿਸੇ ਨੂੰ ਕੋਈ ਕੰਮ ਨਹੀਂ ਮਿਲਦਾ ਜਾ ਉਹ ਜਿਹੜਾ ਕੰਮ ਕਰਦੇ ਸੀਗੇ ਉਹ ਕੰਮ ਮਤਲਬ ਬੰਦ ਹੋ ਗਿਆ ਲੁਧਿਆਣਾ ਦੇ ਵਿੱਚ ਲਾਲੋ

ਪਹਿਆਂ ਏਹਨੀਆਂ ਜਿਆਦਾ ਫ਼ੈਕਟਰੀਆਂ ਸੀਗੀਆਂ ਇਹਨਾਂ ਜਿਆਦਾ ਕੰਮ ਸੀਗਾ ਹਾਂ ਜਦੋਂ after covid ਉੱਥੇ ਬਹੁਤ ਬੁਰਾ ਹਾਲ ਹੋ ਗਿਆ ਉੱਥੇ ਬਹਿਏ ਚੱਲੇ ਗਏ ਸੀ ਉਹਨਾਂ ਦਿਨਾ ਦੇ ਵਿੱਚ

ਨਹੀਂ ਸੀ ਮਿਲਦੀ ਠੀਕ ਹੈ ਤੇ ਕੁੱਛ ਲੋਕ ਵੀ ਬਹੁਤ ਜਿਆਦਾ ਦਰ ਗਏ ਸੀਗੇ ਲੋਕ ਕਈ ਲੋਕਾ ਨੇ ਇਸ ਚੀਜ ਨੂੰ ਨਹੀਂ ਅਪਣਾਇਆ ਤੇ ਕਈ ਲੋਕਾ ਨੇ ਜਿੰਨਾ ਨੇ ਅਪਣਾਇਆ ਉਹ ਬਹੁਤ ਜਿਆਦਾ ਡਰੇ ਪਏ ਸੀਗੇ ਮੈਂ ਤੁਹਾਨੂੰ ਦੱਸਦਾ

ਇਹ ਸਿਰਫ or ਸਿਰਫ covid ਦੀ ਜਿਹੜੀ situation ਹੈ ਇਹ ਉਸ ਬੰਦੇ ਨੂੰ ਪਤਾ ਜਿਹੜੇ ਬੰਦੇ ਨੇ phase ਕੀਤੀ ਹੈ ਠੀਕ ਹੈ

ਜਿਸ ਬੰਦੇ ਨੇ phase ਨਹੀਂ ਕੀਤੀ ਨਾ ਉਸ ਬੰਦੇ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਕੇ ਉਹ covid ਦੇ ਵਿੱਚ ਹੋਇਆ ਕਿ ਸੀ ਮੈਂ ਦੱਸਦਾ

ਮੇਰੇ ਫੁਫੜ ਜੀ ਨੇ ਪੰਚਕੁਲਾ ਦੇ ਅੰਦਰ ਰਹਿੰਦੇ ਨੇ

ਹਾਂ ਦੋ ਹਜ਼ਾਰ ਇੱਕੀ ਦੀ ਗੱਲ ਹੈ ਤੋਂ ਜਦੋਂ ਉਦੋਂ covid ਸੀਗਾ lock down ਲਗਦਾ ਹੁੰਦਾ ਸੀ ਉਹਨਾਂ ਦਾ ਕੁੱਛ ਕੰਮ ਏਦਾ ਦਾ ਸੀ ਕੇ ਜਦੋਂ ਥੋੜਾ ਜਾ lock down ਦੇ ਵਿੱਚ ਢਿੱਲ ਦਿਤੀ ਆਪਾਂ ਨੂੰ ਇੱਕ ਦੋ ਦਿਨ ਕੰਮ ਤੇ ਜਾਂ ਨੂੰ ਮਿਲ ਗਿਆ ਸੀਗਾ ਵੀ ਕੰਮ ਤੇ ਜਾਇਆ ਕਰਨਾ ਉਹਨਾਂ ਦੀ ਜਿਹੜੀ ਫ਼ੈਕਟਰੀ ਹੈ ਉਹ electronics

ਸਮਾਨ ਬਣਾਉਂਦੇ ਨੇ ਤੇ ਉਹਨਾਂ ਨੂੰ ਨਾ ਥੋੜਾ travel ਕਰਨਾ ਪੈਂਦਾ ਇੱਕ ਜਗ੍ਹਾ ਤੋਂ ਦੁੱਜੀ ਜਗ੍ਹਾ

ਹਾਂ ਉਹ ਚੰਡੀਗੜ੍ਹ ਤੋਂ by train Delhi ਚੱਲੇ ਗਏ

ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬੱਸ ਵਧੀਆ ਆਪਣੇ ਸੁਨਾਉ ਘਰ ਪਰਿਵਾਰ ਸਭ ਵਧੀਆ ਹਾਂ ਬੱਸ ਸਾਰਾ ਦਿਨ ਖਾਣ ਬਨਾਣ ਚ ਈ ਲੰਗ ਜਾਂਦਾ ਏ ਠੀਕ ਏ ਸਵੇਰੇ ਦੁਪਹਿਰ ਸ਼ਾਮੀ ਹਾਂ ਆਈ ਹੋਈ ਏ ਸਵੇਰੇ

ਸਵੇਰ ਦੇ ਨਾਸ਼ਤੇ ਦਾ ਫੇਰ ਨਾਸ਼ਤਾ ਖਤਮ ਹੋ ਜੇ ਦੁਪਹਿਰ ਦੀ ਰੋਟੀ ਦਾ ਰੋਟੀ ਖਤਮ ਹੋ ਜੇ ਦੁਪਹਿਰ ਦੀ ਰਾਤ ਦਾ ਕੀ ਬਨਾਣਾ ਨਹੀਂ ਵਿੱਚ ਸ਼ਾਮ ਤੇ ਤੂੰ ਭੁੱਲ ਹੀ ਗਈ ਸ਼ਾਮੀ ਵੀ ਬੱਚਿਆਂ ਨੇ ਕੁੱਝ ਨਾ ਕੁੱਝ ਖਾਣਾ

ਇੰਨਾ ਨਹੀਂ ਹੁੰਦਾ ਨਾ ਕੁੱਝ ਵੀ ਹੋਇਆ ਉਹ ਤੇ ਚੱਲ ਜਾਂਦਾ

ਮੈਂ ਆਈ ਆ ਉੱਥੇ ਪੇਕੇ ਤੇ ਮੈਂ ਦੇਖ ਰਹੀ ਆ ਤੇ ਇੱਥੇ ਹੋਰ ਕੋਈ ਚੀਜ਼ ਖਤਮ ਹੁੰਦੀ ਮੈਂ ਘਰ ਸਵੇਰੇ ਮਤਲਬ ਨਾਸ਼ਤਾ ਬਣਦਾ ਏ ਨਾ ਉਸੀ time ਦੁਪਹਿਰ

ਰਾਤ ਦੀ ਰੋਟੀ ਬਣ ਜਾਂਦੀ ਏ ਮੈਂ ਬਾਰਾਂ ਵਜੇ ਵਿਹਲੀ ਹੋ ਜਾਨੀ ਆ ਬਿਲਕੁਲ ਅੱਛਾ ਅੱਛਾ

ਅੱਛਾ ਅੱਛਾ ਮੈਂ ਆਪ ਬਣਾ ਲਈ ਏ ਰੋਟੀ ਬੱਸ ਮੈਂ ਪਾਲਕ ਪਨੀਰ ਬਨਾਣਾ ਸੀ ਮੇਂ ਸਵੇਰੇ ਈ ਬਣਾ ਕੇ ਰੱਖ ਤਾਂ ਮੈਂ ਕਿਹਾ ਦੁਪਹਿਰੇ ਲੇਟ ਹੋ ਜਾਂਦਾ ਹੋਰ ਬੜੇ ਕੰਮ ਹੁੰਦੇ ਏ ਤੇ ਹੋਰ ਤੂੰ ਬਣਾ ਲੀ ਰੋਟੀ ਨਹੀਂ ਹੁਣ ਮੈਂ ਬਨਾਣ ਲੱਗੀ ਆ actually ਅੱਜ ਮੰਮੀ ਨੇ ਕਿਹਾ ਕੀ ਤੂੰ ਬਣਾ ਆਪਣੀ ਅੰਮਾ ਵਾਲੇ ਬੰਦ ਗੋਭੀ

Bangalore ਸਾਰੇ ਮੰਮੀ or ਸਾਰੇ ਮੇਰੀ ਮਾਮੀਆਂ or ਤੇ

ਅੰਮਾ ਨੇ ਬੰਦ ਗੋਭੀ ਬਣਾਈ ਸੀ ਨਾਰੀਅਲ ਵਾਲੀ ਅੱਛਾ ਅੱਛਾ ਤੇ ਮੈਨੇ ਖਾਦੀ ਤੇ ਪਹਿਲੇ ਦੇਖ ਕੇ ਇੰਨਾ ਨੇ ਕਿਹਾ ਬੰਦ ਗੋਭੀ ਬਣੀ ਏ ਕਿਉਂਕਿ ਬੰਦ ਗੋਭੀ ਹਰ ਕੋਈ ਖਾਂਦਾ ਹਾਂਜੀ ਹਾਂਜੀ ਨਹੀਂ ਖਾਂਦੇ ਬੱਚੇ ਵੀ ਨਹੀਂ ਖਾਂਦੇ ਤੇ ਜਦੋਂ ਇੰਨਾ ਨੂੰ ਬੰਦ ਗੋਭੀ ਮੈਂ ਕਿਆ ਚਰਚੇ ਈ ਕੇ ਬੰਦ ਗੋਭੀ ਦੇ ਨਾਲ ਦੂਜੀ ਵੀ ਬੰਦ ਗੋਭੀ ਜੇ taste ਕਰ ਲੋ taste ਕੀਤੀ ਤੇ ਕੁੱਝ ਖਾਦਾ ਈ ਨਹੀਂ ਬੰਦ ਗੋਭੀ ਖਾਣਾ

ਇੰਨੀ tasty ਬਣੀ

ਅੱਛਾ ਇਹ ਕਿਸ ਤਰ੍ਹਾਂ ਬਣਾਂਦੇ ਏ ਮੈਨੂੰ ਵੀ ਦੱਸ ਮੈਂ ਵੀ ਬਣਾਵਾ ਗੀ ਬੰਦ ਗੋਭੀ ਨੂੰ ਨਾ ਬਿਲਕੁਲ ਬਰੀਕ ਕਦੂ ਕਸ ਕਰ ਲੋ ਬਰੀਕ ਕਦੂ ਕਸ ਕਰ ਲੋ ਉਹਨੂੰ ਕਦੂ ਕਸ ਕਰ ਲਿਆ

ਫੇਰ ਨਾਰੀਅਲ ਏ ਤੁਹਾਡੇ ਕੋਲ

ਨਾਰੀਅਲ ਦੇ ਤਿੰਨ ਚਾਰ ਲਸਣ ਤੁਰੀਆਂ ਲੋ ਬੱਸ ਅੱਛਾ ਨਾਰੀਅਲ ਕਿਹੜਾ ਜਿਹੜਾ ਨਾਰੀਅਲ ਪਾਣੀ ਵਾਲਾ ਨਾਰੀਅਲ ਨੀਂ ਹੁੰਦਾ ਜਿਹੜਾ ਖਾਨੇ ਆ ਤੋੜ ਕੇ ਅੱਛਾ ਪਾਣੀ ਵਾਲਾ ਹਾਂ ਮਤਲਬ ਜਿਹੜਾ ਹਰਾ ਨਾਰੀਅਲ ਜਿਵੇਂ ਕਹਿ ਦੋ ਜਿੱਦੇ ਚ ਪਾਣੀ ਹੁੰਦਾ ਤੋੜਦੇ ਆ ਤਾਂ ਥੋੜਾ ਜਾ ਹੀ ਨਿਕਲਦਾ ਦੋ ਘੁੱਟ ਪਾਣੀ ਨਿਕਲਦਾ

ਚਾਰ ਪੰਜ ਲਸਣ ਦੀ ਮੁੱਠੀਆਂ

ਦੋ ਚਾਰ ਮੀਰਚਾ ਹਰੀਆਂ ਜਿੰਨਾ ਤੁਹਾਨੂੰ ਮਤਲਬ ਜਿਸ ਤਰ੍ਹਾਂ ਤੁਸੀਂ ਤਿੱਖਾ ਖਾਂਦੇ ਓ ਜਾ ਘੱਟ ਖਾਂਦੇ ਓ

ਇਹਨੂੰ ਲਸਣ ਨੂੰ ਹਰੀ ਮੀਰਚਾ ਨੂੰ ਇਹਨਾ ਨੂੰ ਤੁਸੀਂ